ਬੀ ਕੇ ਮਸ਼ੀਨੀ ਜਿਦੇ ਨਾਲ time ਕਾਫੀ ਬੱਚ ਗਿਆ ਤੇ ਸੁੱਖ ਵੀ ਐ ਆਪਣੇ ਸ਼ਰੀਰ ਨੂੰ ਥੋੜੀ ਜੀ ਆਦਤ ਵੀ ਉਹੀ ਜੀ ਹੋ ਗਈ ਐ ਆਪਾਂ ਥੋੜਾ ਜਾ ਹੁਣ ਕੰਮ ਕਰ ਲੀਏ ਜੇ ਇੱਕ time ਆਪਾਂ ਨੂੰ ਨਾ ਮਿਲਣ ਨਾ ਇਹ ਚੀਜਾਂ ਤਾਂ ਆਪਾਂ ਨੂੰ ਕੰਮ ਕਰਨਾ ਬਹੁਤ ਮੁਸ਼ਕਿਲ ਹੋਜੂਗਾ

ਹੁਣ ਆਪਾਂ ਨੂੰ ਕਹਿ ਦੇਣ ਅੱਜ ਮਸ਼ੀਨ ਖ਼ਰਾਬ ਹੈ ਕੱਪੜੇ ਧੋਣੇ ਔਖੇ ਕਿੰਨਾ ਬੁਖਾਰ ਚੜ੍ਹ ਜੁਗਾ ਪਹਿਲਾਂ ਹੀ ਆਪਾਂ ਕੱਪੜੇ ਨੀ ਧੋਂਦੇ ਰੱਖ ਦਿੰਦੇ ਆ ਠੀਕ ਹੋ ਗਈ ਫੇਰ ਕੋਈ ਨੀ ਇੱਕਠੇ ਹੀ ਧੋ ਲਾਂਗੇ ਪਹਿਲਾਂ ਹੁੰਦੇ ਸੀ ਰੋਜ਼ ਦੀ ਰੋਜ਼ ਕੱਪੜੇ ਧੋਣੇ

ਉਹ ਸਮਝਦੇ ਸੀ ਪਹਿਲਾਂ ਹੁਣ ਮੇਰੇ ਦਾਦੀ ਜੀ ਨਾਨੀ ਜੀ ਨਾ ਉਹ ਸਮਝਦੇ ਹੁੰਦੇ ਸੀ ਕੇ ਜਿਹੜੇ ਕੱਪੜੇ ਆਪਾਂ ਧੋਣ ਵਾਲੇ ਰੱਖਦੇ ਆ ਨਾ ਉਹ ਦਲਿਦਰ ਐ ਵੀ ਰੱਖਣੇ ਨੀ ਚਾਹੀਦੇ ਜਿਹੜੇ ਕੱਪੜੇ ਉਤਾਰੇ ਨੇ ਤੁਸੀਂ ਨਹਾ ਧੋਕੇ ਉਹਨਾ ਨੂੰ ਨਾਲ ਦੀ ਨਾਲ ਧੋਕੇ ਸੁੱਕਨੇ ਪਾਉ ਹਨਾ ਪਹਿਲਾਂ ਇਹ ਸੀ ਉਹ ਰੱਖਦੇ ਨੀ ਸੀ ਮੈਲਾ ਕੱਪੜਾ ਉਹ ਕਹਿੰਦੇ ਸੀ ਦਲਿਦਰ ਐ ਆਲਸ ਪੈਂਦਾ ਇਹਦੇ ਨਾਲ negativity ਆਉਂਦੀ ਹੈ ਘਰ ਚ ਤੇ ਹੁਣ ਆਪਾਂ ਦੇਖ ਲੋ ਵੱਡੀਆਂ ਵੱਡੀਆਂ ਟੋਕਰੀਆਂ ਲਾਤੀਆਂ ਉਹਦੇ ਵਿੱਚ ਸੁੱਟੀ ਜਾਂਦੇ ਆ ਹਫਤੇ ਬਾਅਦ ਧੋਣੇ ਆ ਕਿਉਂ ਆਪਾ ਸਵੇਰੇ ਜਾਣਾ ਸ਼ਾਮ ਨੂੰ ਆਉਣਾ ਸਾਡੇ ਕੋਲ time ਨੀ ਜੇ time ਹੋਵੇ ਵੀ ਤਾਂ ਆਪਾਂ ਨੂੰ ਲਾਲਚ ਹੁੰਦਾ ਵੀ ਚਲੋ ਮਸ਼ੀਨ ਦੇ ਵਿੱਚ ਹੀ ਧੋਣੇ ਨੇ ਹੋਰ ਦੋ ਇੱਕਠੇ ਹੋ ਲੈਣ ਹੋਰ ਦੋ ਦਿਨ ਦੇ ਇੱਕਠੇ ਹੋ ਲੈਣ ਹਨਾ ਜਦ ਤਾਂ ਮਸ਼ੀਨ ਉੱਪਰੋ ਤੱਕ ਭਰੇ ਨਾ ਨਾ ਜਦ ਤੱਕ ਧੋਣ ਦਾ ਸਵਾਦ ਵੀ ਨੀ ਆਉਂਦਾ ਹੈਗਾ

ਹੁਣ ਸਾਰਾ ਕੁੱਛ ਬਜਾਰੋਂ ਮਿਲਣ ਲੱਗ ਗਿਆ ready mate packet ਆ ਗਏ ਚਲੋ ਜੀ ਖਰੀਦੋ ਜੀ ਪਿਉ ਜੀ ਪਰ ਉਹ ਨੁਕਸਾਨ ਵੀ ਕਰਦੇ ਨੇ ਨੁਕਸਾਨ ਵੀ ਐ ਹੁਣ ਸਬਜੀਆ ਦੇਖਲੋ ਫਰੀਜਾ ਚ ਪਈਆ ਹੁੰਦਿਆ ਦੋ ਦੋ ਦਿਨ ਪਈਆ ਰਹਿੰਦੀਆਂ ਨੇ

ਆ ਅੱਗੇ ਫਰਿਜ਼ ਨਹੀ ਸੀ ਹੁੰਦੇ ਵੀ ਖਤਮ ਕਰਲੋ ਆਲੋ ਥੋੜੀ ਥੋੜੀ ਹੋਰ ਖਾਲੋ ਵੀ ਖ਼ਰਾਬ ਹੋਜੂਗੀ ਖਾਲੋ ਉਹ ਖਾਦੀ ਵੀ ਜਾਂਦੀ ਸੀ ਤਾਜ਼ੀ

ਹੁਣ ਆਪਾਂ ਦੋ ਦਿਨ ਛੱਡ ਕਈ ਵਾਰੀ ਤਾਂ ਤਿੰਨ ਤਿੰਨ ਦਿਨ ਦੀ ਸਬਜੀ ਵਿੱਚ ਪਈ ਰਹਿੰਦੀ ਏ ਹਨਾ

ਹੁਣ ਦੇਖਲੋ ਆਪਾਂ ਆਟਾ ਸਵੇਰੇ ਗੁੰਨ ਦੋ ਜੀ ਦੋ ਦਿਨ ਚੱਲਦਾ ਰਹਿੰਦਾ ਸ਼ਾਮ ਤੱਕ ਚੱਲਦਾ ਰਹਿੰਦਾ

ਠੰਡਾ ਪਾਣੀ ਪਹਿਲਾਂ ਦੇਖੋ ਤਾਜ਼ਾ ਪਾਣੀ ਪੀਂਦੇ ਸੀ ਹੁਣ ਆਪਾਂ ਬੋਤਲਾ ਭਰ ਕੇ ਫਰਿਜ਼ ਚ ਲਾ ਦਿਨੇ ਆ

ਖਤਰੇ ਦੀ ਘੰਟੀ ਵੀ ਐ ਆਪਣੇ ਸ਼ਰੀਰ ਵਾਸਤੇ ਕਿਤੇ ਨਾ ਕਿਤੇ ਤੇ ਅੱਜਕਲ doctor ਤਾਂ ਵੈਸੇ ਮਨਾ ਕਰਦੇ ਨੇ ਕੇ ਜਿਆਦਾ ਠੰਡਾ ਪਾਣੀ ਜਾਂ ਬਾਸੀ ਸਬਜੀ ਜਾਂ ਬਾਸੀ ਆਟੇ ਦੀ ਰੋਟੀ ਆ ਬਣਾਉ ਪਰ ਆਪਾਂ ਨੂੰ ਸੁੱਖ ਪੈ ਗਿਆ ਹਾਂ ਤੁਸੀਂ ਦੇਖਿਆ ਹੋਣਾ ਕਦੀ ਤਾਜ਼ੇ ਆਟੇ ਦੀ ਗੁੰਨ ਕੇ ਜਦੋਂ ਆਪਾਂ ਰੋਟੀ ਬਣਾਨੇ ਆ

ਉਹਦੇ ਵਿੱਚ ਕੁੱਛ ਇਹੋ ਜਿਹੇ ਜਿਹੜੇ ਤੱਤ ਹੈਗੇ ਨੇ ਜਿਹੜੇ ਨਸ਼ਟ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਤੇ ਉਹ ਕੀਟਾਨੂ ਈ ਉਹ ਕੁੱਛ ਪੈਦਾ ਹੋ ਜਾਂਦੇ ਨੇ ਕੁੱਛ ਪੈਦਾ ਹੋ ਜਾਂਦੇ ਨੇ ਆਪਾਂ ਇੱਕ ਆਪਣੀ ਨੂੰ ਸਹੁਲਤ ਕਰਕੇ ਨਾ ਵੀ ਕਿਹੜਾ ਗੁੰਨੁਗਾ ਸ਼ਾਮ ਨੂੰ ਇੱਕਠਾ ਗੁੰਨ ਸਕਦੇ ਐ ਇਹ ਫਰਿਜ਼ ਦਾ ਆਪਾਂ ਨੂੰ ਫਾਇਦਾ ਹੋ ਜਾਂਦਾ ਐ ਵੀ ਵਾਰੀ ਵਾਰੀ ਨਾ ਗੁਨਣਾ ਪਵੇ

ਤੇ ਉਹੀ ਹੈ ਮਸ਼ੀਨੀ ਦੇ ਯੁਗ ਨੇ ਇਨਸਾਨਾ ਨੂੰ ਕਿੰਨਾ ਬਦਲ ਦਿੱਤਾ ਮਸ਼ੀਨ ਵਾਂਗ ਕੰਮ ਕਰ ਰਿਹਾ ਇਨਸਾਨ ਵੀ ਇਨਸਾਨ ਵੀ ਹੁਣ ਮਸ਼ੀਨ ਹੀ ਬਣ ਗਏ ਇਹ ਗੱਲ ਵੀ ਸਹੀ ਹੈ ਅੱਗੇ ਹੁੰਦੇ ਸੀ ਵੀ ਕੋਈ ਹੁੰਦਾ ਸੀ ladies job ਕਰਦੀ ਸੀਗੀ ਅੱਜਕਲ ਹਰ ਘਰ ਵਿੱਚ ਹੀ ladies ਕੁੜੀਆਂ ਸਭ ਲੱਗੀਆਂ ਪਈਆਂ ਨੇ house wife ਤਾਂ ਕੋਈ ਘੱਟ ਹੀ ਮਿਲਦੀ ਹੈ

ਨਾਲ ਨਾਲ ਬੱਚਿਆ ਨੂੰ ਕੰਮ ਧਿਆਨ ਰੱਖੀ ਜਾਣਗੀਆਂ home work ਕਰਾਈ ਜਾਣਗੀਆਂ ਫੋਨਾ ਚੋ ਨਾਲ ਆਪਣਾ ਵੀ laptop ਤੇ ਲੱਗੀਆਂ ਹੋਣ ਗੀਆਂ ਹਰ ਘਰ ਦੇ ਵਿੱਚ ਫੋਨ ਐ ਹਰ ਘਰ ਦੇ ਵਿੱਚ computer ਐ ਸਹੁਲਤ ਸਾਰੀ ਐ ਸਾਰੀ ਸਹੁਲਤ ਹੋ ਗਈ ਹੈ ਇਸ ਮਸ਼ੀਨੀ ਯੁੱਗ ਦੇ ਨਾਲ ਕਾਫੀ ਫਾਇਦਾ ਹੋਇਆ

ਆਈ ਕੰਮ online ਦੇ ਨਾਲ ਕਾਫੀ ਕੰਮ ਚੱਲ ਰਹੇ ਨੇ ਕੰਪਨੀਆਂ ਚ ਵੀ ਆਹ ਕੰਮ ਹੋ ਰਿਹਾ ਕੰਪਨੀਆਂ ਨੂੰ ਵੀ ਫਾਇਦਾ ਹੋਇਆ ਜਿੰਨਾ ਨੇ ਮਸ਼ੀਨਾ ਬਣਾਈਆਂ ਨੇ electricity ਦੇ ਕੋਈ ਵੀ product ਬਣਾਇਆ ਤੇ ਉਹਦੇ ਨਾਲ ਉਹਨਾ ਨੂੰ ਵੀ ਤੇ ਫਾਇਦਾ ਹੋਇਆ

washing machine ਵੀ ਖਰੀਦਣੀ ਐ ਕੂਲਰ ਵੀ ਲੈਣਾ ਐ ਪੱਖੇ ਵੀ ਲੈਣੇ ਨੇ AC ਵੀ ਲੈਣੇ ਨੇ ਹਨਾ ਚੁੱਲਾ ਜਿਹੜਾ induction ਐ ਬਿਜਲੀ ਨਾਲ ਚੱਲਦਾ ਉਹ ਵੀ ਅੱਗਲੇ ਨੇ ਖਰੀਦਿਆ ਅੱਜਕਲ ਕਿਉਂ ਸਮਾਂ ਹੈ ਨੀ ਕਿਸੇ ਕੋਲ ਫਰਿਜ਼ ਤਾਂ ਹੈਗੀ ਹੈਗੀ ਜਰੂਰੀ ਉਹ ਤੋਂ ਬਿਨਾਂ ਤਾਂ ਐ ਲੱਗਦਾ ਘਰ ਵਿੱਚ ਕੁੱਛ ਹੈ ਈ ਨੀ

ਕਿ ਕੋਈ ਹੋਣਾ ਅਜਿਹਾ ਘਰ ਜਿਸ ਵਿੱਚ ਇਹ ਚੀਜ਼ ਨਹੀਂ ਹੋਣੀ ਨਹੀਂ ਹੈਗਿਆ ਜਿਹੜੀਆਂ ਇਹ ਚੀਜਾਂ

ਹੈ ਨੀ ਵੈਸੇ ਅੱਜਕਲ ਤਾਂ ਮੈਨੂੰ ਲੱਗਦਾ ਹਰ ਘਰ ਦੇ ਵਿੱਚ ਹੈਗਾ

ਨੁਕਸਾਨ ਵੀ ਨੇ ਜਿਹੜੇ ਹੁਣ ਆਪਾਂ AC ਚ ਬੰਦ ਬੈਠੇ ਰਹਿਣੇ ਆ ਫੇਰ ਬਾਹਰ ਨਹੀਂ ਨਿਕਲਦੇ ਆਪਾਂ ਨੂੰ ਤਾਜ਼ੀ ਹਵਾ ਨਹੀਂ ਮਿਲਦੀ ਇਹੋ ਜਿਹੇ ਕਰਨ ਵੀ ਕਈ ਵਾਰੀ ਆਪਣੇ ਸ਼ਰੀਰ ਚ oxygen ਦੀ ਕਮੀ ਹੋਣ ਲੱਗ ਜਾਂਦੀ ਐ ਜਿਹੜੀ ਪਹਿਲਾਂ ਹੁੰਦੇ ਸੀ ਸ਼ਾਮ ਨੂੰ ਜਦੋਂ ਅੰਦਰ ਗਰਮੀ ਲੱਗਦੀ ਸੀ ਨਾ ਪੱਖਿਆ ਥੱਲੇ ਤਾਂ ਹੁੰਦਾ ਸੀ ਚਲੋ ਖੇਤਾ ਦੀ ਹਵਾ ਖਾ ਆਈਏ ਠੰਡੀ ਠੰਡੀ

ਪਰ ਉਹਨਾ ਦੇ ਵਿੱਚ ਦਰੱਖਤ ਨੀ ਹੈਗੇ ਹਨਾ ਉਹ ਦਰੱਖਤ ਤਾਂ ਖਤਮ ਹੋ ਗਏ

ਵੱਡ ਦਿੱਤੇ ਜਿਹਨਾ ਦੇ ਵਿਹੜਿਆ ਦੇ ਵਿੱਚ ਵੀ ਆਏ ਨੇ ਚਾਰ ਦਵਾਰੀ ਦੇ ਨਾਲ ਵੀ ਆਏ ਨੇ ਉਹਨਾ ਨੇ ਦਰੱਖਤ ਜਿਹੜੇ ਨੇ ਪੁੱਟ ਦਿੱਤੇ ਤੇ ਸਾਡੀ ਜਿਹੜੀ ਹੈ ਕੋਠੀ ਦੀ ਜਿਹੜੀ ਹੈ ਅੱਗੋ front side ਉਹ ਦਿਖੇ ਬਾਹਰ ਆਪਾਂ ਦਿਖਾਵੇ ਚ ਵੀ ਆਕੇ ਨਾ ਕਈਆਂ ਨੇ ਦਰੱਖਤ ਵੱਡ ਤੇ ਤੇ ਉਹ ਫੇਰ oxygen ਦੀ ਕਮੀ ਤਾਂ ਹੋਣੀ ਹੀ ਹੋਣੀ ਹੈ ਹਨਾ ਫੇਰ ਆਪਾਂ ਨੇ ਘਰ ਕੋਈ ਹੈ ਹੀ ਨੀ ਜਦ ਦਰੱਖਤ ਆਪਾਂ ਬੈਠੁਗੇ ਵੀ ਕਿੱਥੇ ਫੇਰ ਆਪਾਂ ਅੰਦਰ ਈ ਬੈਠੁਗੇ ਜੇ ਵਿਹੜੇ ਚ ਬਹਿਨੇ ਆ ਤਾਂ tile ਪੱਥਰ ਚਮਕ ਮਾਰਦਾ ਐ ਇਹਨੀ ਤਪਸ਼ ਸੁਟਦਾ ਐ ਇਹਨੀ ਜਿਆਦਾ ਕਿ ਆਪਣਾ ਪੈਰ ਈ ਨੀ ਰੱਖਿਆ ਜਾਂਦਾ ਕੱਚੇ ਥਾਂ ਤੇ ਤੁਸੀਂ ਤੁਰ ਕੇ ਦੇਖੋ ਤਾਂ ਠੰਡਾ ਲੱਗਦਾ ਐ ਪਰ ਪੱਕੇ ਫਰਸ਼ ਤੇ ਆਪਾਂ ਨੰਗੇ ਪੈਰ ਤੁਰ ਨਹੀਂ ਸਕਦੇ ਹਾਂਜੀ ਉਹੀ ਐ ਨਾ ਫੇਰ AC ਹੋ AC ਹੋ ਹੀ ਜਰੂਰੀ ਗਿਆ ਹਰ ਘਰ ਚ

ਤਾਂ ਇਹ ਮਸ਼ੀਨੀ ਯੁੱਗ ਨੇ ਬੜਾ ਬਦਲਾਵ ਲਿਆਂਦਾ ਬੜਾ ਵਧੀਆ ਵੀ ਐ ਚੰਗਾ ਵੀ ਐ ਸੁੱਖ ਸਹੁਲਤ ਵੀ ਦਿੱਤੀ ਐ ਤੇ ਪਰ ਕਿਤੇ ਨਾ ਕਿਤੇ ਇਹਦਾ ਨੁਕਸਾਨ ਵੀ ਵਾਵਾ ਹੀ ਹੋਇਆ

ਜੀਣ ਦੇਗੀ ਮੈਨੂੰ ਤੂੰ ਅੱਜ ਜੀਣ ਦੇਣਾ ਜਿਨ੍ਹਾਂ ਤਕ ਮੇਰੀ ਇਹ call ਸਹੀ ਨਹੀਂ ਨਾ ਜਿਨ੍ਹਾਂ ਤਕ complaint ਨਹੀਂ ਹੁੰਦੀ ਤੇ ਉਹਨਾਂ ਤਕ ਮੈ ਤੈਨੂੰ ਜੀਣ ਨਹੀਂ ਦੇਣਾ ਜੇ ਕੋਈ ਅਣਬਣ ਹੋਗੀ ਨਾ ਮੈ ਤੈਨੂੰ ਫਿਰ ਵੀ

ਮੈ ਤੇ ਫੋਨ ਭੈਣਾਂ charger ਤੇ ਲਾਇਆ ਕਿਤੇ ਮੈ ਕਿਹਾ ਬੰਦ ਈ ਨਾ ਹੋਜੇ ਸੌ percent ਆ ਦੋ ਸੌ ਕਰ ਦੇਨਾ ਮੈ ਤੇ ਇਹਨੂੰ ਓ ਈ ਜਾਪਦਾ। ਫੋਨ charging ਤੇ ਆਹੋ ਸਵੇਰ ਦਾ ਤੁਹੀ charging ਤੇ ਨਹੀਂ ਫੋਨ ਰੱਖਣਾ ਹੁੰਦਾ। ਹਾਂ charger ਤੇ ਵੀ ਨਹੀਂ ਲਾਉਣਾ ਹੁੰਦਾ ਆਏ ਹਾਏ charging ਤੇ ਲਾਉਣਾ ਹੁੰਦਾ ਤੂੰ ਕਿਉਂ ਨਹੀਂ ਸਵੇਰ ਦਾ charging ਤੇ ਲਾਇਆ ਮੈ ਲਾ ਕੇ ਬੈਠਾ ਹਾਂ ਮੈ ਕਿਹਾ ਬੰਦ ਨਾ ਹੋਜੇ ਕਿਤੇ

ਹਮ ਗੱਲ ਮੇਇਓ ਕਰਨੀ ਜਾ ਮੰਮੀ ਨਾ ਕਰਾਂਦਾ ਹਾਂ ਮੇਇਓ ਕਰਨੀ ਆ ਤੂੰਹੀਓਂ ਕਰਨੀ ਆ ਵਿਚ ਆਜੂ ਬਾਜੂ ਦੀ ਆਵਾਜ਼ ਵੀ ਨਹੀਂ ਆਉਣੀ ਚਾਹੀਦੀ। ਅੱਛਾ ਮੰਮੀ ਚੁੱਪ ਕਰਜੋ ਤੁਸੀਂ ਫਿਰ ਮੰਮੀ ਨੂੰ ਕਹਿ ਹਾਡਾ ਇਕ mission ਚਲਣ ਦਿਆ ਆ। ਸ਼ਾਇਦ ਤੇਰੇ ਹਾਵੇ ਉਹ ਇਹਨਾਂ ਦੀ ਆਉਂਣ ਦੀ ਮੈ ਨਹੀਂ ਨਾ ਬੋਲਣ ਦੇਣ ਦੀ ਇਹਨਾਂ ਨੂੰ ਵੀ ਮੈ ਕਿਹਾ ਤੁਹੀ ਚੁੱਪ ਕਰਜੋ ਚੁੱਪ ਕਰਜੋ ਚੱਲ ਫਿਰ ਮੈ ਉੱਥੇ ਚੱਲ ਜਾਣਾ ਕਿਤੇ ਜੰਗਲਾਂ ਜੁੰਗਲਾ ਚ ਜੰਗਲਾਂ ਚ ਆਪਣੇ ਪਿੰਡ

ਆਪਣੇ ਵਰਗੇ ਨਹੀਂ ਜੰਗਲ ਹੈਗੇ। ਮਾਛੀਵਾੜੇ ਹੈਗੇ ਉੱਥੇ ਚਾਲ ਜਾਣਾ ਤੂੰ ਆ ਕਰੀ ਜਾਵੀ ਫੋਨ ਮੈ ਕਰਿ ਜਾਣਾ ਵਾ ਮਿੰਟ ਈ ਹੋਏ ਭੈਣਾਂ ਕੀ ਇਹ ਰੱਟਾ ਵਾ ਦੋ ਮਿੰਟ ਈ ਹੋਏ ਆ ਤੇ ਹਲੇ ਏ ਕੀਨੇ ਮਿੰਟ ਹੋਗੇ ਕੀਨੇ ਤੀਹ ਆ ਅੱਧਾ ਘੰਟਾ ਹੋ ਜਾਣਾ ਤੇਰਾ ਆਹੋ ਆ ਪਾ ਕੇ ਅੱਧਾ ਘੰਟਾ ਹੋਣਾ ਵਾ ਹਾ ਤੇ ਕੀਨੇ ਘੰਟੇ ਗੱਲ ਕਰਨੀ ਆ ਫਿਰ ਅੱਧਾ ਘੰਟਾ ਹੋਰ ਰਹਿ ਜਾਣਾ। ਸਤਰ ਮਿੰਟ ਨਹੀਂ ਆ ਓ ਸੱਤ ਵਾਰ ਹੈਂ ਤੂੰ ਗਿਣੀ ਆਹੋ ਤੇ ਤਿੰਨ ਵਾਰ ਆ ਹੋ ਜਾਣਾ ਤੀਜੀ ਵਾਰ ਤੇ ਫਿਰ ਆਂਟੀ ਨੂੰ ਭਰ ਕੇ ਦਵਾਂਗੇ ਤੇ ਆਂਟੀ ਨੂੰ ਲਾਵਾਂਗੇ ਜੋਧੇ ਨਾਲ ਇਹ ਜਿੰਦ ਦੇ ਨਾਲ ਆਂਟੀ ਤੋਂ ਚੰਗਾ ਮੈ ਈ iphone ਚੋਦਾਂ ਪ੍ਰੋ ਵ ਨਾ ਕੋਮਲ ਆਲੇ ਫੋਨ ਤੇ ਐੱਪ ਭਰਦਾਂਗੇ ਨਾ ਉਹ ਮਾਹਿਰ ਆ ਗੱਲਾਂ ਕਰਨ ਚ ਨੂੰ ਦੇਣੇ ਆ ਐੱਪ

ਫਿਰ ਭਾਵੇਂ ਤਿੰਨ ਲੱਖ ਕਮਾਲੀ ਓਹਨੇ ਤੇ ਗੱਲ ਕਰੀ ਜਾਣੀ

ਨਹੀਂ ਨਹੀਂ ਆਂਟੀ ਨੂੰ ਤੇ ਵਰਿੰਦਰ ਨੂੰ ਦੀਨੇ ਆ ਬਾਅਦ ਚ ਤੇਰਾ ਤੇ ਓਦਾਂ ਕਰਾਉਨੇ ਆ patch up

ਹਾਵੇ ਇਹਨਾਂ ਦੀ ਆਵਾਜ਼ ਆਉਣਦੀ ਵਿਚ ਕਿੰਨੀ

ਪਰਾ ਹੋ ਕੇ ਗੱਲ ਕਰਲਾ ਇਹਨਾਂ ਦੀ ਤੇ ਆਵਾਜ਼ ਆਉਣਦੀ ਵਿਚ ਇਹਨਾਂ ਦੀ ਆਵਾਜ਼ ਕੋਈ ਨਹੀਂ ਆਈ ਜਾਣਦੇ ਆਪਣੀ ਜ਼ਿਆਦੀ ਆਉਣੀ ਚਾਹੀਦੀ ਆ। ਅੱਛਾ ਅੱਛਾ ਠੀਕ ਆ ਮੈ ਏ ਇਥੇ ਗਰਮੀ ਬੜੀ ਤੈਨੂੰ ਤੇ ਦਸਿਆ ਮੈ ਘਰੋਂ ਈ ਨਹੀਂ ਜਾਂਦਾ ਬਾਹਰ

ਉਹ ਪਤਾ ਨਹੀਂ ਨਹਾ ਧੋ ਕੇ ਕਿੱਧਰ ਚਲੇ ਗਿਆ ਈ

ਇਹ ਮੰਮੀ ਹੋਣੀ ਆਗੀਆਂ ਸੇਵਾ ਕਰਕੇ ਆਹੋ ਰਾਣੀ ਵੀ ਆਂਦੀ ਆ ਇਹ ਆ ਗਏ ਆ ਤੂੰ ਵੀ ਚਲ ਜਾਇਆ ਕਰ ਤੇ ਕਿਥੇ ਘੋੜਿਆਂ ਵਾਲੇ ਤੇ ਓਥੇ

ਮੈ ਇਸ ਤਰਾਂ ਮੂੰਹੋ ਨਹੀਂ ਕੱਢ ਦੀ ਚਲ ਵੇਖਲੂਗੀ ਇਕ ਤਾ ਬੇਬੇ nail polish ਨਹੀਂ ਲਾਉਣ ਦਿੰਦੀ, ਇਕ ਨੁਹ ਵਧਾਓਣ ਨਹੀਂ ਦਿੰਦੀ ਪੁੱਤਾ ਵਾਂਗੂ ਮੈ ਨੁਹ ਪਾਲੇ ਆ ਆ ਨੁਹ ਮੈ ਕਿਹਾ ਤੇਰਾ ਮੋਬਾਇਲਾ ਦਾ ਕੰਮ ਆ ਨਾ ਵੀ ਮੋਬਾਇਲ ਖੋਲਣੇ ਨੁਹਾ ਦੇ ਨਾਲ

ਇਹ ਕਿੰਨੇ ਸਾਰੀ ਗਲੀ ਚ ਈ ਮੇਰੇ ਸਾਬ ਨਾਲ ਐੱਪ ਹੋਣਾ ਇਹ ਹਾਏ ਹਾਏ ਬੰਬੇ ਤਕ ਚਲੇ ਗਿਆ ਈ ਇਹ ਬੰਬੇ ਤਕ ਨਹੀਂ ਕਿਥੋਂ ਤਕ ਜਲੰਧਰ ਤਕ ਆਂਟੀ ਨੇ ਆਪਣੇ ਪੇਕੇ ਵੀ ਪਚਾਇਆ ਈ

ਬੜੇ ਕਰਾਏ ਗਾਹ ਦੀ ਗਾਹ, ਗਾਹ ਦੀ ਗਾਹ, ਗਾਹ ਦੀ ਗਾਹ, ਕਿੱਸੇ ਨਿਸ਼ਾਨ ਵੀ ਵਾਵਾ ਨਿਸ਼ਾਨ ਨੂੰ ਦੇ ਦਿਨੇ ਨਿਸ਼ਾਨ ਕੋਈ ਨਹੀਂ ਨਿਸ਼ਾਨ ਨੂੰ ਕਹਿ ਆਪਣੀ ਘਰਦੀ ਨਾ ਲੱਗਾ ਰਵੇ ਓਵੀ ਈ ਨਹੀਂ ਫੋਨ ਤੇ ਉਸ ਤਰਾਂ ਤੂੰ ਆਨਾ ਉਹ ਗੱਲ ਨਹੀਂ ਕਰਦਾ ਓਹਨੂੰ ਕਹਿ ਆਲੇ ਇਸਤਰਾਂ ਹੁਣ ਗੱਲ ਕਰ ਆਹੋ ਕੋਈ ਨਹੀਂ ਓਹਨੂੰ ਵੀ ਦੇ ਦੀਨੇ ਐੱਪ ਹਮ ਨਿਸ਼ਾਨ ਨੂੰ ਵੀ ਦੇ ਸਾਰੇ ਐੱਪ ਵੰਢ ਦੇ ਸਿਮਰੇ ਨੂੰ ਵੀ ਦੇ

ਹੁਣ ਆਗੇ ਇਹਨਾਂ ਦੇ ਅੱਖਾਂ ਨਹੀਂ ਮਿਲਾਉਣੀਆਂ ਮੇਰੀ ਗੱਲ ਤੇ ਸੁਣ ਬਾਅਦ ਚ ਲੋਕੀ autographer ਲੈਣ ਆ ਜਾਣ।

ਇਹਨਾਂ ਨੇ ਤੇ ਅੱਖਾਂ ਨਹੀਂ ਮਿਲਾਉਣੀਆਂ ਇਹਨਾਂ ਕਹਿਣਾ ਤੁਹੀ ਕੌਣ ਜੇ ਆਹੋ ਚਲ ਮੰਮੀ ਘਰੇ ਤੂੰ ਹਜੇ ਇਧਰ ਈਆ ਮਿਲਾ ਲੈਣਗੇ ਮੰਮੀ ਤੇ ਘਰੇ ਆ ਮੰਮੀ ਘਰੇ ਡੈਡੀ ਵੀ ਘਰੇ ਰਾਣੇ ਵੀ ਘਰੇ ਆ

ਮੈ ਮੈ ਮੈ ਵੈਸੇ ਕਹਿਣ ਦੀ ਹਾ ਮੈ ਨਹੀਂ ਹਾਂ ਪਈ ਉਹ ਮੈਨੂੰ ਫੋਨ ਕੀਤਾ ਹੀ ਨਿੱਕੇ ਨੇ ਤੇ ਮੈ ਫਿਰ ਮੈਨੂੰ ਆ ਫੋਨ ਕੀਤਾ ਰਮਨ ਨੇ ਇਹ ਏ ਦੂਜੇ ਕਾ ਚਾਚੇ ਦਾਲੇ ਕਾ

ਤੁਰੀ ਦਾ ਭਰਾ ਓਵੀ ਕਲ ਐੱਪ ਜਾ ਇਦੇ ਵੀ ਓਦੇ ਵੀ ਹੇਗਾ ਹੀ ਫੋਨ ਚ ਭਰਾਵਾਂ ਇਹ ਖਣੀ ਆ ਗਲੀ ਮੈਨੂੰ ਲਗਦੀ ਸਾਰੀ ਨੇ ਲਿਆ ਵਾ ਤਾਹੀਓਂ ਇਹ ਭੈਣਾਂ ਇਹਨਾਂ ਨੂੰ ਕਹੀ ਦਾ ਪੱਖੇ ਟੰਗ ਦੋ ਆਂਦੇ ਨਹੀਂ ਹਾਡਾ ਨਹੀਂ time ਤਾਹੀਓਂ ਇਹਨਾਂ ਦਾ time ਈ ਨਹੀਂ ਹੰਦਾ ਅੱਛਾ ਅੱਛਾ ਦੇਬੂ ਨੂੰ ਮਹਾ ਹੀ ਲਿਆਂਦਾ ਖਿੱਚ ਧੂ ਕੇ ਘਰੇ ਤੇ ਚਾਚਾ ਦੇਬੂ ਤੇ busy ਬੰਦਾ ਬੜਾ ਵਾ ਤੇ ਆਪਣੇ ਸਾਰੇ ਵੇਹੜੇ ਦੇ ਵਿੱਚੋ uncle ਦੇਬੂ ਈ busy ਬੰਦਾ ਆ ਹੋਰ ਤੇ ਸਾਰੇ free ਆ

ਉਹ ਤਾਹੀਓਂ ਨਹੀਂ ਆਇਆ ਚਾਚੇ ਦੇਬੂ ਨਾ ਓ ਗੱਲ ਕਰਨੀ ਪੈਨਸ਼ਨਾ ਬਾਰੇ ਉਹ ਮੈਨੂੰ ਮਿਲਦਾ ਈ ਨਹੀਂ ਓਹਨੂੰ ਫੋਨ ਕਰਦੇ ਤਾਂ ਵੀ ਨਹੀਂ

ਹਲੇ ਤਾ ਮੈ ਗੱਲ ਕਰਨੀ ਓਦੇ ਨਾਲ ਪੀ ਈ ਹਾਡੀ ਮੇਰੀ ਮੰਮੀ ਦੀਆ ਪੈਨਸ਼ਨਾ ਲਵਾ ਕੇ ਦੋ ਚਾਚੇ ਦੇ ਉਹ ਉਹ ਕਿਦਾਂ ਲਵਾਉਂਦਾ ਉਹ ਵੇ ਉਹ ਜਿਹੜੀ ਆਪਣੇ ਘਰੇ ਆਉਂਦੀ ਹੁੰਦੀ ਹੀ ਆ ਚਾਚੇ ਦੀ ਚਾਚੇ ਦੀ ਉਹ ਕੀ ਆਂਦੇ ਹੁੰਦੇ ਯਾਰੀ ਦੋਸਤ ਤੇਗੀ ਦੀ ਨੂੰਹ, ਨੂੰਹ ਨਹੀਂ ਤੇਗੀ ਦਾ ਮੁੰਡਾ ਆਪਾ ਕਹਿਣੇ ਨੂੰਹ ਨੀ ਆਹੋ ਉਹ ਜਿਹੜਾ ਫੌਜੀ ਆ